ਕਹਿੰਦਾ ਇੱਦਾਂ ਹੀ ਇੱਕ ਬੰਦੇ ਨੇ ਗੱਲ ਸੁਣਾਈ ਕਹਿੰਦਾ ਜੀ ਜਦੋਂ ਬੰਦੇ ਨਾ ਵਿਆਹ ਕਰਾਵੇ ਨਾ ਆਪਣੇ ਤੋਂ ਲੰਬੀ ਕੁੜੀ ਨਾਲ ਵਿਆਹ ਕਰਾਵੇ

ਸੋਚੀ ਜਾਈਏ ਵੀ ਲੰਬੀ ਕੁੜੀ ਨਾਲ ਕਿਵੇਂ ਵਿਆਹ ਚੱਲ ਬਰਾਬਰ ਦੀ ਹੋਵੇ ਤਾਂ ਵੀ ਠੀਕ ਹੈ

ਕਹਿੰਦਾ ਜੇ ਬੰਦਾ ਮਧਰੀ ਨਾਲ ਵਿਆਹ ਕਰਾਉਗਾ ਸਾਰੀ ਉਮਰ ਸਿਰ ਨੀਵਾਂ ਹੀ ਰਹਿੰਦਾ

ਲੰਬੀ ਨਾਲ ਵਿਆਹ ਗਰਦਨ ਚੱਕ ਕੇ ਗੱਲ ਕਰਿਆ ਕਰੁਗਾ ਉੱਪਰ ਨੂੰ ਕਈ ਬੰਦਿਆਂ ਨੂੰ ਤਾਂ ਬਹੁਤ ਗੱਲਾਂ ਆਉਂਦੀਆਂ

ਚਲੋ ਠੀਕ ਹੈ sir ਬਹੁਤ ਵਧੀਆ ਲੱਗਿਆ ਅੱਜ ਬੋਲੀਆਂ ਦਾ

ਹਾਂ ਤੁਸੀਂ ਸੁਣਾਈਆਂ ਬਹੁਤ ਵਧੀਆ ਲੱਗਿਆ

ਹਾਂਜੀ

ਵਧੀਆ ਜੀ ਤੁਸੀਂ ਦੱਸੋ ਹਾਂ ah environment pollution ਬਾਰੇ ਗੱਲ ਕਰਨੀ ਏ ਆਪਾਂ ਹਾਂਜੀ

ਹਾਂਜੀ ਹਾਂ

ah ਪਾਣੀ pollution ਹੋ ਗਿਆ ਨਾ ਪਾਣੀ ਪਾਣੀ ਨਾ

ਆ ਜਾਂਦਾ ਹੈ water pollution ਕਹਿ ਦਿੰਦੇ ਹਾਂ english ਚ ਜਿਹਨੂੰ ਇਹਦੇ ਵਿੱਚ ਆਪਾ ਐਵੇਂ ਦੇਖਦੇ ਹਾਂ ਕਿ

ਪਾਣੀ ਦਾ pollution ਕਿਵੇਂ ਹੁੰਦਾ ਏ ਹਨਾ ਹੁਣ ਆਪਾ ਲਾਲੋ ah ਆਪਣੇ ਘਰ ਚ ਜਿਵੇਂ ਹਨਾ ah ਬਾਹਰ ਜਾਂਦਿਆ ਫੈਕਟਰੀਆਂ ਦਾ ਧੁੰਆ ਨਿਕਲਦਾ ਹੈ ਬਾਹਰ ਜਿਹੜਾ ਕਿ ਆਪਣੇ ਆਸਮਾਨ ਨੂੰ ਖ਼ਰਾਬ ਕਰਦਾ ਏ ਹਵਾ pollution ਮਿਲਕੇ ਉਹ ਉਹ ਪੋਣਾ

ah ਗੱਡੀਆਂ ਦਾ ਧੁੰਆ ਹਨਾ ਉਹਨਾਂ ਦਾ

ਹਾਂ ਤੇ ਉਹਦੇ ਨਾਲ ah ਆਪਣੇ ਪਾਣੀ ਚ ਵੀ pollution ਆ ਜਾਂਦਾ ਪਾਣੀ ਚ pollution ਜਿਵੇਂ ਹਣਾ ਕੀਟ ਨਾਸ਼ਕ ਹੁੰਦੇ ਨੇ ਜਿਹੜੇ ਹੁਣ ਕਈ ਘਰਾਂ ਚ ਆਪਾ

ਪਾਣੀ ਦੇ ਪ੍ਰਦੂਸ਼ਨ ਨੂੰ ਰੋ ਰੋਕਣ ਲਈ RO system ਲਗਾ ਦਿਨੇ ਆ

ਹਾਂਜੀ ਹਨਾ ਤੇ ਫਿਰ ਉਹ ਤੋਂ ਬਾਅਦ ਆ

air pollution ਹਾਂਜੀ ਹਾਂ

ਅੱਛਾ ਤੇ ਫਿਰ ਇਹ ਤੋਂ ਬਾਅਦ ਆ ਜਾਂਦਾ ਆਪਣਾ ਪਾਣੀ ਦਾ ਪ੍ਰਦੂਸ਼ਨ ਹਵਾ ਪ੍ਰਦੂਸ਼ਨ ਆ ਜਾਂਦਾ

ਹਾਂ ਇਹਦੇ ਚ ਕੀ ਹੁੰਦਾ ਹਵਾ ਪ੍ਰਦੂਸ਼ਨ ਚ

ਫ਼ੈਕਟਰੀਆਂ ਦਾ ਜਹਿਰੀਲਾ ਧੁੰਆ ਹੋ ਗਿਆ ਜਿਵੇਂ ਹਨਾ ਆਪਣੇ ਲਵੇ ਕਾਰਖਾਨੇ

ਹਾਂ ਆਪਣੇ problem ਆਂਦੀ

ਹੋਰ ਕੀ ਕਰਨਾ ਚਾਹਿਦਾ

ਤਾਹੀਂ ਆਪਣੀ ਆਲੇ ਦਵਾਲੇ ਦੀ ਆਪਾਂ ਨੂੰ ਆਪ ਥੋੜੀ ਇਸ ਲਈ ਆਪਾ ਥੋੜੇ ਜੇ ਆਪਾ ਆਪ ਵੀ ਜ਼ਿੰਮੇਵਾਰ ਆਂ environment pollution ਕਰਨ

ਕਿਉਂਕੀ ਆਪਾਂ ਜਿਵੇਂ ਆਪਾ ਕਹਿ ਦੀਏ ਆਪਣੇ ਘਰਾਂ ਚ ਗੈਸ ਬਾਹਰ ਕੱਢਨ ਆਲੇ ਆਪਾਂ ਲਾ ਲੀਨੇ ਆਂ ਉਹਦੇ ਨਾਲ ਵੀ ਹਵਾ pollution ਹੁੰਦਾ ਏ

ਉਹਦੇ ਕਰਕੇ ਹੋ ਜਾਂਦਾ ਇਹ ਜਿੰਨਾ ਆਪਾ

ਹਾਂ ਜਿੰਨਾ

ਆਪਣੇ ਵਾਤਾਵਰਨ ਨੂੰ ਗੰਦਾ ਕਰਾਂਗੇ ਉੰਨਾ ਜਿਆਦਾ ਹੀ ਗੰਦਾ ਹੁੰਦਾ ਆ

ਹਾਂਜੀ

ਮੰਨਿਆ ਕਿ ਹਨਾ ਜਿਵੇਂ ਉਹ ਆਹ ਹੋ ਗਿਆ ਹੁਣ ਇੱਕ ਸ਼ੋਰ ਪ੍ਰਦੂਸ਼ਨ ਵੀ ਆਂਦਾ ਹੈ ਇਹਦੇ ਚ environment ਇਹ ਵੀ ਬਹੁਤ

ਆਬਾਦੀ ਆਬਾਦੀ ਹੈ ਓਵੇਂ ਰੋਜ਼ ਦੀ ਰੋਜ਼ ਵਧਦੀ ਆਬਾਦੀ ਦੇ ਨਾਲ ਨਾਲ ਰੋਜ਼ ਸਾਧਨ ਵੀ ਵਧਦੇ ਜਾ ਰਹੇ ਨੇ ਆਪਣੀ life ਚ ਹੁਣ ਪਹਿਲਾ ਹੁੰਦਾ

ਇੱਕ ਘਰ ਚ ਸਿਰਫ ਇੱਕ cycle ਹੀ ਹੁੰਦਾ ਸੀਗਾ ਜਿਹਦੇ ਨਾਲ ਉਹ ਸਾਰਾ ਆਪਣਾ ਸ਼ਹਿਰ ਤੋਂ ਆਣ ਜਾਣ ਕਰਦੇ ਹੁੰਦੇ ਸੀ but ਹੁਣ ah ਆਪਾ ਕਹਿਦੀਏ ਵੀ ਇੱਕ ਘਰ ਚ ਹਰੇਕ member ਕੋਲ ਇੱਕ ਇੱਕ ah ਆਪਣਾ ਵਾਹਨ ਹੁੰਦਾ ਹੈ ਅਗਲਾ ਕਹਿੰਦਾ ਹੈ ਵੀ ਅਸੀਂ ਕਿਸੇ ਤੋਂ ਮੰਗਨ ਤੋਂ ਬਜਾਏ ਆਪਣਾ ਆਪ ਕਰੀਏ ਹਨਾ

ਉਹ ਹੁਣ ਇੰਨਾ ਜਿਆਦਾ ਰਸ਼ ਹੋ ਗਿਆ ਨਾ ਬਾਹਰ ਜਾਕੇ ਉਹ ਉਹਨਾ ਦਾ ਧੁੰਆਂ ਵੀ ਧੁੰਏ ਨਾਲ ਤਾਂ ਹੁੰਦਾ ਹੀ ਏ ਜਿਹੜਾ ah pollution ਹੁੰਦਾ ਹੈ ਇਹ ਤਾ ਉਹਨਾ ਦੇ horn ਨਾਲ ਵੀ

ਕਹਿੰਦੇ ਇਹਦੇ ਨਾਲ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਕੰਨਾ ਦੇ ਰੋਗ ਲੱਗਦੇ ਨੇ ਹਨਾ ਫੇਰ ਉਹ ਤੋਂ

ਫੇਰ ਆਪਾਂ ਕਹਿਦੀਏ ਵੀ ਇਹ ਸ਼ੋਰ ਪ੍ਰਦੂਸ਼ਨ ਹੈ ਹੁਣ late night ਆਪਾਂ DJ ਲਗਾਈ ਜਾਂਦੇ ਹਾਂ ਲੋਕ ਇਹਨੀ ਉੱਚੀ

ਲਾ ਕੇ ਰੱਖਦੇ ਨੇ ਉਹਨਾ ਨਾਲ ਵੀ ਸ਼ੋਰ ਪ੍ਰਦੂਸ਼ਨ ਹੁੰਦਾ ਆ

ਬਹੁਤ ਹਾਂ ਬਹੁਤ ਜਿਆਦਾ problem ਹੋ ਜਾਂਦੀ ਹੈ ਓਹੀ ਤਾਂ ਹੈ ਇਹਦੇ ਨਾਲ ਵੀ ਬਹੁਤ ਸਮੱਸਿਆ

ਆਪਣੇ environment ਚ ਤੇ ਆਪਣੇ ਇਹਦੇ ਚ

ਆਪਾਂ ਕਹਿ ਸਕਦੇ ਹਾਂ ਵੀ ਹਨਾ ਜਿਹੜਾ ਸ਼ੋਰ ਪ੍ਰਦੂਸ਼ਨ ਏ ਇਹ ਆਪਣੇ ਦਿਮਾਗੀ ਤੋਰ ਤੇ ਵੀ ਬਹੁਤ ਜਿਆਦਾ ਹਾਨਿਕਾਰਕ ਏ

ਇਹਦੀਆਂ waves ਹੁੰਦੀਆਂ ਨੇ ਜਿਹੜੀਆਂ ਉਹ ਬਹੁਤ ਜਿਆਦਾ ਹਾਨੀਕਾਰਕ ਨੇ DJ ਲਾ ਲੈਂਦੇ ਆ ਲੋਕ ਹੁਣ ਆਹ ਰਾਜਨੀਤੀ ਵਿੱਚ ਵੀ ਰੈਲੀਆਂ ਕੱਢਦੇ ਨੇ ਹਨਾ ਉਹਨਾ ਚ

ਜਾਂਦਾ ਆ ਉੱਚੀ ਉੱਚੀ loud speaker ਲਾ ਲੈਂਦੇ ਆ ਜਾਂ ਕੁੱਝ ਵੀ ਐਵੇਂ ਇਹਨਾ ਨਾਲ ਵੀ ਲੋਕਾਂ ਨੂੰ ਬਹੁਤ ਜਿਆਦਾ ਸਮੱਸਿਆ ਦਾ ਕਾਰਣ ਬਣਦਾ ਹੈ ਇਹ ਚੀਜ਼ ਵੀ

ਪਾਣੀ ਦਾ pollution ਵੀ ਹੋ ਗਿਆ ਆਪਣਾ ਹਨਾ

ਸ਼ੋਰ ਪ੍ਰਦੂਸ਼ਨ ਹੋ ਗਿਆ air pollution ਹੋ ਗਿਆ

ਹੋਰ ਦੱਸੋ

hello ਆਵਾਜ਼ ਆ ਰਹੀ ਏ ਹਾਂਜੀ ਜੀ ਹਾਂਜੀ ਹਾਂ ਕੱਟ ਕੇ ਆ ਰਹੀ ਏ ਅੱਛਾ ਕੱਟ ਕੱਟ ਕੇ ਆ ਰਹੀ ਏ

sorry ਥੋਨੂੰ ਕੀ ਲੱਗਦਾ ਆਪਣਾ ਸਾਰਾ ਮਤਲਬ pollution ਵਗੈਰਾ ਘਟਾਉਣ ਲਈ ਕੀ ਕਰਨਾ ਚਾਹੀਦਾ ਸਾਨੂੰ ਇਹ pollution ਘਟਾਉਣ ਲਈ ਕਰਨਾ ਚਾਹੀਦਾ ਹੈ ਕਿ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਵੱਧ ਤੋਂ ਵੱਧ ਦਰੱਖਤ ਲਗਨੇ ਚਾਹੀਦੇ ਨੇ ਤਾਂ ਜੋ ਦਰੱਖਤ ah ਲਗਾਕੇ ਆਪਾਂ ਨੂੰ ਆਸਾਨੀ ਮਿਲ ਸਕੇ ਹਨਾ

ah ਸਾਂਹ ਲੈਣ ਚ ਦਿੱਕਤ ਨਾ ਆਵੇ ਜੇ ਆਪਾਂ fresh ਹਵਾ ਲਵਾਂਗੇ

hm ਪਾਣੀ ਪਾਣੀ ਬਚਾਣ ਲਈ ਆਪਾਂ ਕੀ ਕਰ ਸਕਦੇ ਆਂ ਵੈਸੇ ਥੋਨੂੰ ਕੀ ਲੱਗਦਾ ਹੈ ਕਿ ਆਪਾਂ ਪਾਣੀ ਦੀ wastage ਕਿਵੇਂ ਹੁੰਦੀ ਏ ਪਾਣੀ ਦੀ wastage ਤਾਂ ਦੇਖੋ ਹੁਣ ਆਪਾਂ ਕਹਿਦੀਏ ਜਿਵੇਂ ਆਪਾਂ ਇੱਕ tap ਹੁੰਦੀ ਏ ਟੂਟੀ ਹੁੰਦੀ ਏ ਆਪਾਂ ਉਹ ਤੇ ਸਬਜ਼ੀ ਧੋਣ ਲਈ ਉਹਨੂੰ ਉੰਨਾ ਚਿਰ ਹੀ ਚਲਾਕੇ ਰੱਖਦੇ ਹਾਂ ਜਿੰਨਾ ਚਿਰ ਆਪਣੀ ਸਬਜ਼ੀ ਧੋਈ ਜਾਨੇ ਆ ਧੋਈ ਜਾਨੇ ਆ ਉਹ ਪਾਣੀ ਦੀ wastage ਆ ਹਨਾ ਉਹ ਤੋਂ ਵਧੀਆ ਆ ਕਿ ਆਪਾਂ ਜਿਵੇਂ ਹਨਾ

ਸਬਜ਼ੀ ਭਾਜੀ ਧੋਵੋ ਹਨਾ ਜੋ ਵੀ ਆ ਤੇ ਨੰਬਰ

ਆਪਾਂ ਜਿਵੇਂ ਘਰ ਦੀ ਸਫਾਈ ਕਰਨ ਤੋਂ ਬਾਅਦ ਜਿਹੜਾ ਆਪਣਾ ਪਾਣੀ ਹੁੰਦਾ ਪੋਚੇ ਲਾਉਣ ਤੋਂ ਬਾਅਦ ਉਹ ਆਪਾਂ ਨੂੰ ਆਪਣੇ ਗਮਲਿਆਂ ਚ ਪਾਣਾ ਚਾਹੀਦਾ

ਤਾਂ ਕਿ ਆਪਣੇ ਪੌਦੇ ਵੀ ਵਧੀਆਂ ਰਹਿਣ ਹਨਾ ਤਾਂ ਉਹਨਾਂ ਨੂੰ

ਵੈਸੇ ਤਾਂ ਜਿਆਦਾਤਰ ਨਾ ਘਰਾਂ ਚ ਐਂ ਹੁੰਦਾ ਜਿਵੇਂ ਕੋਈ ਵੀ ਹੁਣ ਸਫਾਈ ਕਰ ਰਿਹਾ ਹਨਾ tap ਖੁੱਲੀ ਛੱਡ ਦਿੰਨੇ ਆਂ ਕਿਤੇ ਪਾਣੀ

ਜਾਂਦੇ ਆਂ ਤਾਂ tap ਖੁੱਲੀ ਛੱਡ ਦਿੰਨੇ ਆਂ ਹਨਾ ਆਪਾਂ ਨੂੰ

ਜਾਂਦਾ ਕਿਤੇ ਵੀ ਨਾ tap ਜੇ ਖੁੱਲੀ ਹੁੰਦੀ ਏ ਉਹਨੂੰ ਬੰਦ ਕਰਨਾ ਚਾਹੀਦਾ ਤਾਂ ਕਿ ਪਾਣੀ waste ਨਾ ਹੋਵੇ ਤੇ ਆਪਣੀ ਆਉਣ ਵਾਲੀ generation ਨੂੰ ਜਿਆਦਾ ਔਖਾ ਨਾ ਲੱਗੇ ਲੱਗੇ ਹਾਂ ਫੇਰ ਓਹ ਪਾਣੀ ਮੁੱਕਦਾ ਹੀ ਜਾਉਗਾ ਫੇਰ ਆਪਾਂ ਜਦੋਂ ਹੁਣ ਘਰ ਦਾ ਕੋਈ

ਕਾਰਾਂ ਨੂੰ ਧੋਂਦੇ ਆ ਜਾਂ ਕੁੱਝ ਕਰਦੇ ਨੇ ਤਾਂ ਬਹੁਤ

ਪਾਣੀ ਹੁਣ ਬਹੁਤ ਜਿਆਦਾ ਮੁੱਕ ਰਿਹਾ ਆਪਣੀ ਆਉਣ ਵਾਲੀ ਪੀੜੀ ਨੂੰ ਬਹੁਤ ਜ਼ਿਆਦਾ ਮੁਸ਼ਕਲਾ ਦਾ ਸਾਹਮਣਾ ਕਰਨਾ ਪਉਗਾ ਜੇ ਸਾਡੇ ਇਹੀ ਹਾਲਾਤ ਰਹੇ ਸਗੋਂ ਸਾਨੂੰ ਚਾਹੀਦਾ ਹੈ ਕਿ ਆਪਾਂ ਨੂੰ ਪਾਣੀ ਦੀ ਬਹੁਤ ਜਿਆਦਾ ਸੀਮਤ ਵਰਤੋਂ ਵਿੱਚ ਕਰਨਾ ਚਾਹੀਦਾ ਹੈ ਪਾਣੀ ਨੂੰ ਦੇਖ

ਪੀੜੀ ਲਈ ਕੋਈ ਦਿੱਕਤ ਨਾ ਹੋਵੇ